ਕੱਟੜਤਾ ਜਿਹੜੀ ਇਹਨਾਂ ਨੇ ਕੀਤੀ ਸੀਗੀ ਕਿਸੇ ਧਰਮ ਦੇ ਨਾਲ ਕਿਸੇ ਬੰਦੇ ਨੂੰ ਮਾਰਨਾ, ਉਹਦੇ ਲਈ ਬਾਅਦ ਚ ਇਹਨਾਂ ਨੇ ਸੋਰੀਆਂ ਮੰਗੀਆਂ ਨੇ ਹੁਣ ਗੱਲ ਕਰੀਏ Indigenous people, indigenous people ਕੌਣ ਸੀਗੇ ਇਹ ਜਿਹੜੇ ਬੱਚੇ ਜਿੰਨੇ ਵੀ ਮਾਰੇ ਗਏ ਸੱਤ ਸੌ ਇਕਵੰਜਾ ਦੇ ਇਕਵੰਜਾ ਇਹ indigenous ਜਿਹੜੇ ਕਿ ਕੈਨੇਡਾ ਦੇ ਮੂਲ ਨਿਵਾਸੀ ਸੀ ਅਸੀਂ ਕੈਨੇਡਾ ਦੇ ਮੂਲ ਨਿਵਾਸੀ ਨਹੀਂ। ਜਾਂ ਇੱਥੋਂ ਜਿਹੜਾ ਅੱਜ ਕੱਲ੍ਹ ਤੁਸੀਂ ਜ਼ਿਆਦਾਤਰ ਗੌਰੇ ਦੇਖਦੇ ਹੋ ਉਹ ਇੱਥੋਂ ਦੇ ਮੂਲ ਨਿਵਾਸੀ ਨੀ ਸੀ ਉਹ

ਕਬਜ਼ਾ ਕਰ ਲਿਆ ਤੇ ਆਪਦਾ ਦਬਦਬਾ ਸ਼ੁਰੂ ਕਰ ਦਿੱਤਾ, ਉਹਨਾਂ ਕੋਲ ਆਧੁਨਿਕ ਚੀਜ਼ਾਂ ਸੀ ਆਧੁਨਿਕ ਹਥਿਆਰ ਸੀਗੇ ਇੱਥੋਂ ਦੇ ਲੋਕ ਜਿਹੜੇ ਪੁਰਾਣੇੇ ਮੂਲ ਨਿਵਾਸੀ ਸੀ ਉਹਨਾਂ ਕੋਲ ਇੰਨੀ ਜ਼ਿਆਦੇ ਮਤਲਬ ਤਰੱਕੀ ਨੀ ਸੀਗੀ ਇਹਨਾਂ ਨੇ ਦਬਦਬਾ ਆਸਟ੍ਰੇਲੀਆ ਤੇ ਜਾ ਕੇ ਵੀ ਕੀਤਾ ਉੱਥੋਂ ਦੇ

USA ਦੇ ਵਿੱਚ ਕੈਥੋਲਿਕ church ਵੱਲੋਂ ਸਕੂਲ ਸਾਂਭੇ ਗਏ ਬੋਰਡਿੰਗ ਸਕੂਲ ਬੋਰਡਿੰਗ ਸਲੂ, ਸਕੂਲ ਚਲਾਏ ਗਏ ਸਰਕਾਰ ਵੱਲੋਂ fund ਹੁੰਦੀ ਸੀ, ਸਰਕਾਰ ਵੀ ਉਹੀ ਸੀਗੀ ਯੂਰਪੀਅਨ ਕਲੋਨੀਆਂ ਜਿਹੜੀਆਂ ਵਸੀਆਂ ਸੀ ਇੱਥੇ ਆ ਕੇ। ਉਹ ਕਹਿੰਦੇ ਸੀ ਵੀ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਨੂੰ ਸਿੱਖਿਆ ਦੇਣੀ ਹੈ ਇਹਨਾਂ ਨੂੰ ਕੱਖ ਨੀ ਆਉਂਦਾ ਨਾ ਇਹਨਾਂ ਨੂੰ ਭਾਸ਼ਾ ਦਾ ਪਤਾ, ਨਾ ਇਹਨਾਂ ਨੂੰ ਕੋਈ ਤਰੱਕੀ ਨਾ ਕੋਈ, ਇਹਨਾਂ ਨੂੰ ਅਸੀਂ ਸਿਖਾਉਣਾ, ਵੱਖ ਵੱਖ ਜਗ੍ਹਾ ਜਗ੍ਹਾ ਤੇ ਬੋਰਡਿੰਗ ਸਕੂਲ ਚਲਾਏ ਗਏ। ਬਚਪਨ ਦੇ ਵਿੱਚ ਇਹਨਾਂ ਨਾਲ ਇੰਨਾ ਧੱਕ ਹੋਇਆ ਤੇ ਬਚਪਨ ਧੱਕਾ ਹੋਇਆ ਇਹਨਾਂ ਤੇ ਸਾਰੀ ਉਮਰ ਤੇ ਘਰ ਕਰਿਆ ਹੁਣ ਇੱਕ example ਮੈਂ ਦੇ ਕੇ ਸਮਝਾਉਨਾ ਪੰਜਾਬ ਦੇ ਵਿੱਚ ਜਿਵੇਂ ਆਪਾਂ ਲਾ ਲਓ ਬੱਚੇ, ਕਈ ਵਾਰੀ ਕੀ ਹੁੰਦਾ ਨਾ ਆਪਦੇ daddy ਨੂੰ ਜਿਵੇਂ ਬਾਕੀ ਬੱਚੇ ਚਾਚਾ ਕਹਿ ਦਿੰਦੇ ਨੇ ਜਿਵੇਂ ਭਤੀਜੇ ਹਨਾ ਉਹਦੇ ਤਾਂ ਜਵਾਕ ਛੋਟਾ ਹੁੰਦਾ ਤਾਂ ਉਹਨਾਂ ਮਗਰ ਲੱਗ ਕੇ ਆਪਦੇ daddy ਨੂੰ ਵੀ ਚਾਚਾ ਕਹਿਣ ਲੱਗ ਜਾਂਦਾ, ਵੱਡਾ ਹੋ ਕੇ ਤਾਂ ਉਹਦੇ daddy ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਏ, ਉਹ ਆਈਂ ਚਾਚਾ ਹੀ ਕਿਹਾ ਜਾਂਦਾ ਉਹ ਤੋਂ, ਇਹ ਇਹ reality ਆ ਜਿਵੇਂ ਮੈਂ ਆਪਦੀ ਇੱਕ ਮਾਸੀ ਨੂੰ ਮੰਮੀ ਕਹਿਨਾ, ਬਾਕੀ ਮਾਸੀਆਂ ਵੀ ਹੈਗੀਆਂ ਨੇ But ਅੱਜ ਵੀ ਉਸ ਮਾਸੀ ਨੂੰ ਮੈਂ ਮੰਮੀ ਹੀ ਕਹਿਨਾ, ਮਾਸੀ ਕਿਹਾ ਹੀ ਨੀ ਜਾਂਦਾ ਕਿਉਂਕਿ ਬਚਪਨ ਦੇ ਵਿੱਚ ਜੋ ਲਕੀਰ ਮੇਰੇ ਤੇ ਵਾਹੀ ਗਈ ਉਹ ਮੈਂ ਨਾਕਾਰ ਨੀ ਸਕਦਾ ਇਹ example ਮੈਂ ਤਾਂ ਦੇ ਰਿਹਾਂ ਕਿਉਂਕਿ ਬਚਪਨ ਦੇ ਵਿੱਚ ਜੋ ਬੱਚਿਆਂ ਦੇ ਨਾਲ ਧੱਕਾ ਹੋਇਆ ਕਿਉਂਕਿ ਇਹ ਚਾਹੁੰਦੇ ਸੀ ਨਾ target ਸੀ ਵੀ ਬਚਪਨ ਦੇ ਵਿੱਚ ਇਹਨਾਂ ਨੂੰ ਜੇ convert ਕਰ ਲਿਆ, ਇਹ ਸਾਰੀ ਉਮਰ ਕਦੇ ਨੀ ਕਹਿਣਗੇ ਵੀ ਹਾਂ ਇਹ ਕੱਟੜਤਾ ਇਹਨਾਂ ਨੇ ਕੀਤੀ ਆ। ਮੈ ਇਸਾਈਆਂ ਤੇ ਕੋਈ ਉਂਗਲ ਨੀ ਕਰ ਰਿਹਾ ਧਰਮ ਸਾਰੇ ਵਧੀਆ ਹੈ but ਜਿਹੜੇ ਲੋਕ ਧੱਕੇ ਨਾਲ ਮਾਰ ਕੇ ਕਿਉਂਕਿ ਇਹਦੇ ਵਿੱਚ ਐਗਜਾ ਉਹ ਲੋਕਾਂ ਨੇ interview ਵੀ ਕੀਤੀ ਹੈ ਜਿਹੜੇ ਬੱਚਿਆਂ ਦਾ ਧਰਮ convert ਹੋਇਆ ਉਹਨਾਂ ਨਾਲ sex ਹੋਈ use ਹੋਇਆ ਉਹਨਾਂ ਦੇ rape ਹੋਏ ਉਹਨਾਂ ਦੀਆਂ ਡਿਲੀਵਰੀਆਂ ਹੋਈਆਂ। ਸਾਰੇ proof ਮੈਂ ਦਿਖਾਉਨਾ ਤੁਹਾਨੂੰ ਸੋ ਇਹ ਤੋਂ ਬਾਅਦ ਕੀ ਹੋਇਆ ਜੀ ਇਸ ਚੀਜ਼ਾਂ ਲਈ ਬੇਸ਼ਕ ਯੂਰਪ ਦੇ ਵਿੱਚ, ਯੂਰਪ ਤੋਂ ਲੋਕ ਬੇਸ਼ਕ ਆਸਟ੍ਰੇਲੀਆ ਚ ਆਏ ਉਹਦੇ ਲਈ ਵੀ ਮਾਫ਼ੀ ਮੰਗੀ ਇਹਨਾਂ ਨੇ ਬਾਅਦ ਚ ਆਹ ਹੁਣ ਜਾ ਕੇ। USA ਵਿੱਚ ਹੋਇਆ ਕੈਨੇਡਾ ਚ ਹੋਇਆ, ਉਹਦੇ ਲਈ ਵੀ ਦੋ ਹਜ਼ਾਰ ਅੱਠ ਦੇ ਵਿੱਚ ਮਾਫ਼ੀ ਮੰਗੀ ਇਹਨਾਂ ਨੇ ਵੀ ਸਾਥੋਂ ਇੱਥੋਂ ਦੇ ਜਿਹੜੇ ਲੋਕ ਸੀਗੇ ਉਹਨਾਂ ਨਾਲ ਧੱਕਾ ਹੋਇਆ ਬਹੁਤ ਜ਼ਿਆਦੇ ਅਸਟ੍ਰੇਲੀਆ parliament ਦੇ ਵਿੱਚ ਬੇਸ਼ਕ ਅੱਜ ਆਪਣਾ ਕੈਨੇਡਾ ਦੀ parliament ਚ ਦੋ ਹਜ਼ਾਰ ਅੱਠ ਤੇ ਨੋਂ ਦੇ ਵਿੱਚ ਮਾਫ਼ੀ ਮੰਗੀ ਇਸ ਚੀਜ਼ ਲਈ ਤੇ ਮਾਫ਼ੀਆਂ ਦਾ ਦੌਰ ਬਹੁਤ ਪੁਰਾਣਾ ਕੋਈ ਅੱਜ ਦਾ ਦੌਰ ਨੀ ਹੈਗਾ ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ ਵੀ ਕਹਾਣੀ ਕੀ ਹੋਈ।

ਵੀ ਇਹਨਾਂ ਨੂੰ ਆਪਾਂ church ਦੇ ਕੈਥੋਲਿਕ church ਦੇ ਅਧੀਨ ਚਲਾਉਣਾ, ਧਰਮ ਦਾ ਸਾਰਾ ਪਾਠ ਪੜ੍ਹਾਉਣਾ ਵੀ ਤੁਸੀਂ ਏਦਾਂ ਨੀ ਕਰਨਾ, ਤੁਸੀਂ ਆਪਦੀ language ਨੀ ਬੋਲਣੀ ਤੁਸੀਂ ਆਪਦਾ ਤਿਉਹਾਰ ਨੀ ਮਨਾਉਣਾ totally convert ਕਰ ਦੇਣਾ, ਬਚਪਨ ਦੇ ਬੱਚੇ ਜੋ ਸਮਝਾਏਗਾ ਸਮਝੀ ਗਏ। ਸੋ ਉਸ time ਦੇ ਵਿੱਚ ਤੂਤੀ ਵੱਜਦੀ ਸੀਗੀ ਜੀ BC ਦੇ ਉਸ ਸਕੂਲ ਦੀ ਸਭ ਤੋਂ ਵੱਡਾ ਬੋਰਡਿੰਗ ਸਕੂਲ ਵੈਸੇ ਤਾਂ ਹੋਰ ਵੀ ਸੀਗੇ ਤੇ ਵੱਖ ਵੱਖ ਮਾਪਿਆਂ ਤੋਂ ਧੱਕੇ ਨਾਲ ਖੋਹੇ ਗਏ ਜਿਵੇਂ ਮੈਂ ਇੱਥੋਂ ਦਾ ਵਸਨੀਕ ਅੱਜ ਮੇਰੇ ਜਵਾਕ ਨੂੰ ਕੋਈ ਲੈ ਜਾਏ ਵੀ ਹਾਂ ਬਾਈ ਅਸੀਂ ਕੈਨੇਡਾ ਦੇ culture ਵਾਂਗੂ ਤੈਨੂੰ ਦੱਸਾਂਗੇ ਬੱਚਿਆਂ ਨੂੰ ਧੱਕੇ ਨਾਲ ਉਹਨਾਂ ਤੋਂ ਲਿਜਾਇਆ ਗਿਆ ਜ਼ਬਰਦਸਤੀ ਉਹਨਾਂ ਨੂੰ ਇਸਾਈ ਬਣਾਇਆ ਗਿਆ, ਜ਼ਬਰਦਸਤੀ ਹੱਦ ਤੋਂ ਵੱਧ ਧੱਕੇ ਨਾਲ, ਇਹ example ਇਹ ਅੱਜ ਪੰਜਾਬ ਚ ਦੌਰ ਚੱਲ ਰਿਹਾ ਹਜੇ ਵੀ ਬਚ ਜਾਓ ਆਪਦੀ ਮਰਜ਼ੀ ਨਾਲ ਕੁਛ ਕਰੋ ਯਾਰ but ਧੱਕੇ ਨਾਲ ਨਾ ਕਰੋ ਹਨਾ ਵੀ ਧੱਕੇ ਨਾਲ ਤੁਸੀਂ convert ਕਰ ਰਹੇ ਹੋ ਮੈਂ ਉਸ ਚੀਜ਼ ਦੀ support ਨੀ ਕਰਦਾ ਡੇਢ ਲੱਖ ਬੱਚਿਆਂ ਨੂੰ ਵੱਖ ਵੱਖ ਸਕੂਲਾਂ ਤੋਂ ਫੜਕੇ ਲਿਆਂਦਾ ਗਿਆ ਜੀ ਤੇ ਉਹਨਾਂ ਨਾਲ rape ਹੋਇਆ। ਸਕੂਲ ਦੇ ਵਿੱਚ ਡਿਲੀਵਰੀਆਂ ਹੋਈਆਂ ਉਹਨਾਂ ਦਾ mentally use ਹੋਇਆ ਉਹਨਾਂ ਦਾ ਸਰੀਰਕ ਸ਼ੋਸ਼ਣ ਹੋਇਆ, ਉਹਨਾਂ ਦਾ ਉਹਨਾਂ ਨੂੰ ਜੇ ਉਹ ਭਾਸ਼ਾ ਬੋਲਦੇ ਸੀ ਆਪਦੀ ਕਿਉਂਕਿ ਉਹ ਇਹ ਯੂਰਪੀਅਨ ਕਹਿੰਦੇ ਸੀ english ਤੇ french ਹੀ ਬੋਲਣੀ ਆਂ। But ਜਦੋਂ ਉਹਦੀ mother-tongue ਬੋਲਦੇ ਸੀ ਇੱਥੋਂ ਦੇ ਜਿਹੜੇ native ਲੋਕ ਸੀ ਤਾਂ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਸੀ, ਬਹੁਤ ਜ਼ਿਆਦੇ ਬਹੁਤ ਜ਼ਿਆਦੇ abuse ਕੀਤਾ ਜਾਂਦਾ ਸੀ ਕੱਟੜਤਾ ਇਸ ਕਦਰ ਤੱਕ ਸੀਗੀ ਵੀ ਇਹ ਜਿਹੜਾ ਸਕੂੂਲ ਚੱਲਿਆ ਸੀ ਉਨੀ ਸੌ ਅੱਸੀਆਂ ਤੋਂ ਲੈ ਕੇ sorry

ਸਕੂਲ ਜਿਹੜਾ ਬੋਰਡਿੰਗ ਸਕੂਲ ਸੀ ਉਹ ਵੀ ਬੰਦ ਹੋ ਗਿਆ total ਤੌਰ ਤੇ ਸਕੂਲ ਬੰਦ ਹੋ ਗਏ ਜੀ, ਤੇ ਉਹ ਤੋਂ ਬਾਅਦ ਜਿੱਥੇ ਇਹ ਸਕੂਲਾਂ ਦੇ ਵਿੱਚ ਲਗਪਗ ਪੰਜ ਸੌ ਬੱਚਾ ਜਿਹੜਾ ਪੜ੍ਹਦਾ ਸੀ ਪੰਜ ਸੌ ਤੋਂ ਵੱਧ ਜ਼ਿਆਦੇ ਬੱਚੇ ਇੱਥੇ ਜਿਹੜੇ native ਇੱਥੋਂ ਦੇ ਬੱਚੇ ਸੀਗੇ ਜਿਹੜੇ ਪੜ੍ਹਦੇ ਜਿਹਨਾਂ ਨਾਲ ਧੱਕਾ ਹੁੰਦਾ ਸੀ ਨਾ ਦੋ ਹਜ਼ਾਰ ਦਸ ਆ ਗਿਆ ਜੀ ਚੱਲਦਾ ਚੱਲਦਾ ਕਮੇਟੀਆਂ ਬੁਲਾਈ ਗਈਆਂ ਮਸ਼ੀਨਰੀ ਸਕੂਲ ਜਿਹੜੇ ਹੈਗੇ ਸੀ ਜਿਹੜੇ ਕੈਥੋਲਿਕ church ਵੱਲੋਂ ਚਲਾਏ ਗਏ ਸੀ ਉਹਨਾਂ ਤੇ ਕਾਰਵਾਈ ਹੋਈ ਤੇ ਜਿਹੜੇ ਕਿ ਚੁਤਾਲੀ ਸਾਲਾਂ ਤੋਂ ਬੰਦ ਸੀਗੇ ਸਕੂਲ ਦੁਬਾਰਾ ਖੋਲੇ ਗਏ। ਖੋਲੇ ਕਿੱਦਾਂ ਗਏ ਉਹਨਾਂ ਦੀ construction ਹੋਈ construction ਏਦਾਂ ਨੀ ਹੋਈ ਸਕੂਲ ਦੇ ਵਿੱਚ ਇੱਕ ਪਾਰਕ ਸੀਗਾ ਉੱਥੇ ਉਹਨਾਂ ਨੇ ਕਹਿੰਦੇ ਵੀ ਇਹਦੀ reconstruction ਕਰਨੀ ਆਂ ਵੀ ਪਾਰਕ ਦੀ ਆਪਾਂ ਦੋ ਹਜ਼ਾਰ ਉੱਨੀ ਦੇ ਵਿੱਚ ਵੀ ਆਪਾਂ ਇਹਨੂੰ ਨਾ ਕਿਤੇ ਨਾ ਕਿਤੇ ਇਹਦੀ ਬੁਲਾ ਲਈਏ ਹਨਾ ਤਾਂ

ਦੋ ਹਜ਼ਾਰ ਉੱਨੀ ਦੇ ਵਿੱਚ ਡੀਨਾ ਨਾਂ ਕੁੜੀ ਸੀਗੀ ਉਹ ਕਹਿੰਦੀ ਵੀ ਆਪਾਂ parking ਦੇ ਵਿੱਚ ਨਾ construction ਚਲਾਉਣੀ ਹੈ ਤਾਂ ਉਧਰੋਂ COVID ਆ ਗਿਆ ਦੋ ਹਜ਼ਾਰ ਵੀਹ ਆ ਗਿਆ ਜੀ ਏਦਾਂ ਚੱਲਦਾ ਚੱਲਦਾ, ਚਲੋ construction ਹੋਈ ਤੇ ਉੱਥੇ ਇੱਕ ਜਿਹੜਾ ਔਜ਼ਾਰ ਹੁੰਦਾ ਜਿਹੜਾ ਕਿ ਕਿਉਂਕਿ ਪਤਾ ਤਾਂ ਸੀਗਾ ਵੀ graves ਇੱਥੇ ਹੈਗੀਆਂ ਨੇ, ਵੀ ਕੁਛ ਨਾ ਕੁਛ ਤਾਂ ਇੱਥੇ ਹੋਇਆ but ਕੋਈ ਪੁਖਤਾ proof ਨੀ ਸੀ ਹੁਣ ਤੱਕ ਮਿਲੇ, ਵੀ ਕੀ ਹੋਇਆ ਉੱਥੇ ਇੱਕ ਮਤਲਬ ਔਜ਼ਾਰ ਆਉਂਦਾ ਪੈਨੀਟਿਸਟਰਿੰਗ something ਮੈਂ radar ਹੁੰਦਾ ਇੱਕ radar ਨਾਂ ਦੀ ਮਸ਼ੀਨ ਹੁੰਦੀ ਮੈਂ photo ਪਾ ਦਊਂਗਾ, ਉਹਨਾਂ ਨੇ ਜਦੋਂ ਜਾਂਚ ਕੀਤੀ ਤਾਂ ਉੱਥੋਂ ਲਗਪਗ ਖੁਦਾਈ ਚੋਂ ਦੋ ਸੌ ਪੰਦਰਾਂ ਕਬਰਾਂ ਮਿਲੀਆਂ, ਦੋ ਸੌ ਪੰਦਰਾਂ ਦੇ ਵਿੱਚ ਉਹ

ਸਲਾਮ ਪੁੱਤ ਸਲਾਮ ਕੀ ਹਾਲ ਆ?

ਹਾਂ ਵਧੀਆ। ਹੋਰ ਸੁਣਾ ਆਦਿ ਠੀਕ ਹੁਣ?

ਹਾਂ ਠੀਕ ਆ ਚਾਚੀ ਹਾਂ ਲਿਆਂਤੀ ਨਹੀਂ ਹੁਣ ਚਾਚਾ ਨਾਲੇ ਦਵਾ ਵੀ ਕਰਕੇ ਗਿਆ ਜਲ ਕਰਕੇ ਦੇ ਦੇ ਗਿਆ ਤੇ ਕੱਲ੍ਹ ਚਾਚਾ ਆਂਦਾ ਦੁਪਹਿਰੇ ਦਵਾ ਕਰਾਂਗੇ ਚਾਚੀ ਤੇ ਚਾਚਾ ਆਏ ਹੀ ਆਹੋ ਕਰਕੇ ਸੇਅਰ ਵੀ ਕਰਿਆ ਕਰੋ ਚੰਗਾ। ਹੋਰ ਸੁਣਾ ਕੈਸੁ ਠੀਕ ਆ ਹੋਰ ਕੀ ਕਰਨ ਦੇ ਹੋਰ ਮੈ ਕਿਹਾ ਕੀ ਕਰਨ ਦੀ ਕੁਝ ਨਹੀਂ ਵੇਹਲੇ ਈ ਕਰਨਾ ਕੁਰਨਾ ਕੀ ਹਜੇ ਤਾ ਚਾਹ ਪੀ ਕੇ ਹਟੀ ਆ ਚਾਹ ਬਣਾ ਕੇ ਦਈ ਹੀ ਓਹਨਾ ਨੂੰ ਲਬਣ ਮੈ ਕਿਹਾ ਪੀ ਚਾਹ ਪੀ ਲੈਣ ਤੇ ਉਹ ਘਰ ਈ ਹੈਨੀ ਆ ਨਾ ਤੇਰਾ ਚਾਚਾ ਤੇ ਨਾ ਕੈਸੋ ਤੇ ਮੈ ਬਣਾ ਕੇ ਪੀਲੀ। ਹਾਏ ਇਕ ਦਿਨ ਚਾਚੀ ਮੇਰਾ ਬੜਾ ਜੀਅ ਬੜਾ ਜੀਅ ਕਰੇ ਪੀ ਮੈ ਚਾਹ ਪੀਵਾ ਚਾਹ ਤੇ ਘਰ ਕੋਈ ਵੀ ਨਾ ਨਿਆਣਾ ਤੇ ਛਾਮੇਰਾ ਸੁਤੀ ਹੀ ਤੇ ਮੇਰਾ ਇੱਕਲੀ ਦਾ ਮੁੜਕੇ ਜੀਅ ਵੀ ਨਾ ਕਰੇ ਚਾਹ ਪੀਣ ਨੂੰ ਕਦੇ ਮੈ ਉੱਥੇ ਖਲੋਵਾਂ ਕਦੇ ਉੱਥੇ ਖਲੋਵਾ। ਫਿਰ ਹਾਰ ਕੇ ਮੈ ਛਮੇਰਾ ਨੂੰ ਉਠਾਲਿਆ ਤੇ ਮੈ ਕਿਹਾ ਹਾਏ ਗੋਲੂ ਮੇਰਾ ਫਿਰ ਗੋਲੂ ਵੀ ਸਕੂਲੋ ਆਗਿਆ ਮੈ ਕਿਹਾ ਮੇਰਾ ਤੇ ਜੀਅ ਕਰਨ ਦਿਆ ਚਾਹ ਨੂੰ ਦੁਪਹਿਰੇ ਬੜਾ ਜੀਅ ਕਰੇ ਫਿਰ ਮੈ ਕਿਹਾ ਗੋਲੂ ਆਂਦਾ ਚਲ ਬਣਾ ਤੇ ਮੈ ਭੁਜੀਆ ਲਿਆਉਣਾ ਵਾ।

ਹੋਰ

ਅੱਜ ਅੜੀਏ ਮੈ ਕਿਹਾ ਪੀਲਾ ਤੂੰ ਵੀ ਕਹਿੰਦੀ ਮੈ ਨਹੀਂ ਪੀਣੀ ਮੈ ਪੀ ਕੇ ਆਈ ਆ ਮੈ ਕਿਹਾ ਪੀਲਾ ਹੁਣ ਵਿਚਾਰੀ ਹੋਰ ਤਰ੍ਹਾਂ ਦਈ ਕਰਨ ਕਹਿੰਦੀ ਮੈ ਗੱਲ ਕਰਨੀ ਸੀ ਲਾਗੇ ਖਲੋਤੀ ਭੈਣਾਂ ਗੱਲਾਂ ਬੜੀਆਂ ਕਰਦੀ ਹੀ।

ਕੱਲ ਮੈ ਕਿਹਾ ਚਲ ਚਾਚੀ ਜਾਣਾ ਈ ਓ ਨੋਂਹ ਨੇ ਸੁਣਾ ਕਲਿਆ ਪਰਸੋ ਤੇ ਮੈ ਕਿਹਾ ਜਾਣਾ ਈ ਓ ਤੇ ਸਗੋਂ ਬੜੀਆਂ ਗੱਲਾਂ ਕਰੇ ਕੇ

ਕਹਿੰਦੀ ਪੀ ਨਹੀਂ ਕਰਨੀ ਕਹਿੰਦੀ ਇਹ ਏਵੈ ਦਈ ਐਵੇ ਫੱਸ ਫੁਸ ਜਾਵਾਂਗੇ ਫਲਾਣਾ ਢੀਂਗਰਾ ਉਹ ਵਾ ਜੇ ਵਾ ਮੈ ਫਿਰ ਆਵਾਜ਼ ਨਹੀਂ ਮਾਰੀ ਅੱਜ ਤੇ ਹੁਣ ਮੇਰੇ ਦੁਆਲੇ ਵਿਚਾਰੀ ਘੜੀ ਘੜੀ ਆਉਂਦੀ ਕਹਿੰਦੀ ਤੂੰ ਮੈਨੂੰ ਆਵਾਜ਼ ਨਹੀਂ ਮਾਰਦੀ। ਮੈ ਕਿਹਾ ਮੈ ਨਹੀਂ ਮਾਰਨੀ ਤੈਨੂੰ ਘਰੋਂ ਆਵਾਜ਼ ਤੁਹਾਡੀ ਵੋਹਟੀ ਗੱਲਾਂ ਕਰਦੀ ਮੈ ਕਿਹੜਾ ਓਦੇ ਕੋਲੋਂ ਲੈ ਕੇ ਖਾਣਾ। ਆਹੋ ਨਹੀਂ ਇਹ ਤਾ ਹੈ ਖਾਣਾ ਤਾ ਕਿਹੇ ਨੇ ਆਪੋ ਆਪਣਾ

ਮੈ ਕਿਹਾ ਕਰਲੇ ਐਵੀ ਤਾ ਹੋਰ ਫਿਰ ਚਾਚੀ ਤੂੰ ਸੁਣਾ? ਹਾਂ ਠੀਕ ਆ ਪੁੱਤ।

ਹੋਰ ਜੌਹਨ ਹੋਣੀ ਦੀ ਸੁਣਾ ਜੌਹਨ ਹੋਣੀ ਆਇਆ ਫੋਨ ਫਾਨ ਠੀਕ ਠਾਕ ਨੇ ਹਾਂ ਠੀਕ ਠਾਕ ਰਾਤੀ ਦਈ ਹੀ ਛਮੇਰਾ ਨੂੰ ਕਾਲ ਕਰਨ ਕੇ ਚਾਚੀ ਮੇਰੀ ਮਾਮੀ ਨੂੰ ਲਾ ਮੇਰੀ ਚਾਚੀ ਚਾਚਾ ਮੇਰੇ ਮਾਮੂ ਨੂੰ ਫੋਨ ਲਾ ਤੇ ਆਹੋ ਤੇ ਉਹ ਚਾਚੀ ਸਪੈਸ਼ਲ ਲੱਗੀ ਹੀ ਤੇ ਫਿਰ ਓਹਨੇ ਬੇਬੀ ਦੇ ਫੋਨ ਤੇ ਫੋਨ ਕੀਤਾ ਤੇ ਕਹਿੰਦੇ ਚਾਰ ਕ ਦਿਨ ਆਓ ਆਹੋ ਕਹਿੰਦੇ ਚਾਰ ਕ ਦਿਨ ਆਓ ਤੇ ਮੈ ਕਹਿਣ ਦੀ ਹੀ ਪੀ।

ਫਿਰ ਵਧੀਆ ਵਧੀਆ ਤੁਸੀ ਸੁਣਾਓ?

ਮੈ ਕਿਹਾ ਨਹੀਂ ਅਸੀ ਦੋ ਕ ਦਿਨ ਈ ਰਹਿਣਾ ਫਿਰ ਝੋਨਾ ਝੁਨਾ ਲਗਣ ਦੇ ਪੈਣਾ ਵਾ ਤੇ ਫਿਰ ਹੇਨਾ ਹੋਰ ਫਿਰ ਹੋਰ ਫਿਰ ਵਧੀਆ ਵਧੀਆ ਤੂੰ ਸੁਣਾ ਕੀ ਕਰਨ ਦੇ ਕੁਛ ਨਹੀਂ ਚਾਚੀ ਬੈਠੇ ਮੀਹ ਆਗਿਆ ਭਾਈ ਸਬਜ਼ੀ ਵਾਲੇ ਨੂੰ ਉਡੀਕਣ ਦੀ ਮੈ ਕਿਹਾ ਕੋਈ ਸਬਜ਼ੀ ਵਾਲਾ ਭਾਈ ਆ ਜਾਂਦਾ ਤੇ ਸਬਜ਼ੀ ਲੈ ਲੈਂਦੀ।

ਹਾਂ ਠੀਕ ਚਾਚੀ

ਸਾਰੇ ਠੀਕ ਠਾਕ ਰਬ ਦੀ ਕਿਰਪਾ ਵਾ ਚਾਚੀ। ਆਹੋ ਚਲ ਭੈਣਾਂ ਰੱਬ ਦੀ ਕਿਰਪਾ ਈ ਚਾਹੀਦਾ

ਕਹੇ ਜੋਗੇ ਦੇ ਵੀ ਨਹੀਂ ਆ ਓਦੇ ਤੋਂ ਬਿਨ੍ਹਾਂ ਚਾਚੀ ਅਸੀ ਕਾਹੇ ਜੋਗੇ ਦੇ ਵੀ ਨਹੀਂ ਆ ਹਾਂ ਹੁਣ ਵੀ ਚਾਚਾ ਇਹੋ ਗੱਲਾਂ ਮੈ ਦਈ ਹਾਂ ਅੱਗੇ ਵੀ ਕਰਨ। ਪੀ ਚਾਚਾ ਇਹੋ ਗੱਲਾਂ ਦਿਆ ਹੀ ਕਰਨ ਦਵਾ ਕਰਨ ਆਇਆ ਚਾਚੇ ਨੇ ਇਹੋ ਹੋ ਕਿਹਾ ਕੇ ਜਿਹੜੀਆਂ ਕਹਿੰਦਾ ਪਿੰਡ ਦੇ ਵਿਚ ਕਿੰਨਾ ਰੌਲਾ ਕੀਤੇ ਕਰਾਏ ਦਾ ਪਾਉਂਦੀਆਂ ਹੇਨਾ। ਤੇ ਕਹਿੰਦਾ ਇਹ ਵਚਨ ਦੇ ਅਨੁਸਾਰ ਨਹੀਂ ਚਲਦੀਆ ਮੈ ਕਿਹਾ ਚਾਚਾ ਇਹੋ ਤੇ ਗੱਲ ਮੈ ਕਹਿਣੀ ਪੀ ਵਚਨ ਦੇ ਅਨੁਸਾਰ ਨਹੀਂ ਚਲਦੀਆਂ ਕਹਿ ਦਿੰਦੀਆਂ ਹਾਏ ਓਹਨੇ ਕਰ ਦਿੱਤਾ ਈ ਹਾਏ ਓਹਨੇ ਕਰਤਾ ਉਹ ਸੁੱਟ ਗਈ ਉਹ ਤੇ ਇਹ ਆਂਦਾ ਕੇ ਤੁਹੀ ਵਚਨ ਦੇ ਵਿੱਚੋ ਪੜੋ। ਤੇ ਉਹ ਸੰਜਨਾ ਤੇ ਗੋਲੂ ਨੂੰ ਵੀ ਇਹੋ ਸਮਝਾਉਂਣ ਦਿਆ ਹੀ ਕੇ ਤੁਸੀ ਵਚਨ ਪੜਦੇ ਜੋ ਤੇ ਇਹ ਤੁਹੀ ਵਚਨ ਪੜਦੇ ਜਿਹੜਾ ਪੀ ਵਚਨ ਦੇ ਅਨੁਸਾਰ ਚਲੋ ਹੇਨਾ। ਤੇ ਵਚਨ ਦੇ ਵਿੱਚੋ ਹੀ ਪੜ ਕੇ ਹੀ ਇਹਨਾਂ ਨੂੰ ਸਮਝਾਇਆ ਪੀ ਜਿਹੜੇ ਦੇਸ਼ ਕੌਮ ਤੇ ਤਾ ਜਾਦੂ ਟੂਣਾ ਚਲਦਾ ਈ ਨਹੀਂ ਹੈਨਾ ਤੇ ਫਿਰ

ਅੜੀਏ ਮੇਰੀ ਗੱਲ ਸੁਣ ਰੱਬ ਦੇ ਘਰ ਵਿਚ ਵੀ ਚਲਣਾ ਜੇ ਰੱਬ ਦੇ ਘਰ ਵਿਚ ਚਲ ਕੇ ਨਾ ਕੇ ਵਚਨਾਂ ਨੂੰ ਨਹੀਂ ਨਾ ਫੋਲੋ ਕਰਨਾ ਤੇ ਕੋਈ ਫਾਇਦਾ ਨਹੀਂ ਇੱਥੇ ਜਾਣ ਦਾ ਹੇਗਾ ਤੈਨੂੰ ਮੈ ਇਕ ਗੱਲ ਦਸਾ ਫਿਰ ਬਾਹਰ ਦੂਜਿਆਂ ਗੱਲਾਂ ਤੇ ਵਿਸ਼ਵਾਸ ਕਰਨਾ ਦੂਜੀਆਂ ਗੱਲਾਂ ਤੇ ਵਿਸ਼ਵਾਸ ਕਰਨਾ

ਬਾਕੀ ਜਿਹੜੀਆਂ ਏਦਾਂ ਕਰਦੀਆਂ ਓਹਨਾ

ਅਸੀ ਕਿਹੜੇ ਕੰਮਾਂ ਚ ਪੈ ਗਏ ਹੇਨਾ ਰੱਬ ਦਾ ਨਾ ਛੱਡ ਕੇ ਤੇ ਓਹਨਾ ਲਈ ਚਾਚੀ ਹਾਨੂੰ ਚਾਹੀਦਾ ਵਾ ਓਹਨਾ ਲਈ ਦੁਆ ਕਰਨੀ ਕੇ ਖੁਦਾ ਇਹਨਾਂ ਓਹਨਾ ਨੂੰ ਵੀ ਜਿਹੜੇ ਬੁਰੇ ਕੰਮਾਂ ਤੋਂ ਵੀ ਆਜ਼ਾਦ ਕਰੇ ਓਹਨਾ ਦਾ ਵੀ ਜੀਵਨ ਤੇ ਜ਼ਿੰਦਗੀ ਬਦਲੀ ਜਾਏ ਤੇ ਬਦਲੂ ਚਾਚੀ ਓਹਨਾ ਦੀ ਵੀ ਓਹਨਾ ਦੀ ਵੀ ਬਦਲੂਗੀ ਹੋਰ ਫਿਰ ਚਾਚੀ

ਅਸੀ ਕਲ ਦੇ ਦਾਣੇ ਸੁੱਕਣੇ ਪਾਏ ਰਾਤੀ ਵੀ ਕੋਈ ਪਤਾ ਨਹੀਂ ਕੀ ਮੀਹ ਆਗਿਆ ਉਸਤਰਾ ਇਹ ਕੇ ਮੈ ਲਿਫ਼ਾਫ਼ਾ ਦਿੱਤਾ ਹੀ ਉੱਤੇ ਤੇ ਢਕਿਆ ਹੀ ਗਾ ਦਾਣਿਆਂ ਨੂੰ ਦਾਣੇ ਫਿਰ ਵੀ ਹਾਡੇ ਉਹ ਚਾਦਰ ਚੁਦਰ ਗਿੱਲੀ ਹੋਈ ਦਾਣੇ ਹਲੇ ਵੀ ਨਹੀਂ ਚੁਕੇ ਮੇਰੇ ਕੋ ਭਰ ਚੁੱਕਿਆ ਨਹੀਂ ਜਾਂਦਾ। ਅੱਛਾ ਅੱਛਾ ਆਹੋ ਉਹ ਚਾਚੀ ਅਸੀ ਵੀ ਅੱਗੇ ਕਹਿਣ ਦੀ ਹੀ ਹਾ ਮੈ ਬਣੋਨੇ ਵੀ ਅੱਜ ਚੁੱਲ੍ਹੇ ਤੇ ਪੀ ਚੁੱਲ੍ਹੇ ਤੇ ਰੋਟੀ ਬਣਾਉਣੀ ਆ। ਤੇ ਬਾਊ ਤੇ ਕਹਿਣ ਦੀਆ ਪੀ ਚਲ ਇਹ ਕਿਸਤਾ ਤਾਰ ਕੇ ਨਾ ਚੋਦਾਂ ਤਰੀਕ ਤੋਂ ਬਾਅਦਾ ਫਿਰ ਮੈ ਕਿਹਾ ਚਲ ਦੋਵੇ ਪਿਓ ਪੁੱਤ ਚਾਚੀ ਲਗਣ ਗੇ ਤੇ ਹਾਨੂੰ ਸਿਲੰਡਰ ਭਰਾ ਦੇਣਗੇ ਹੇਨਾ

ਹੋਰ ਕੀ ਆ ਹੋਰ ਕੀ ਗੈਸ ਤੇ ਇਹ ਕੀ ਥੋੜ੍ਹਾ ਮੁਸ਼ਕਿਲ ਨਹੀਂ ਹੁੰਦਾ ਹੇਨਾ ਚੁੱਲ੍ਹੇ ਤੇ ਜਿਆਦਾ ਨਹੀਂ ਓਦਾਂ ਤੇ ਅੱਜ ਮੇਰਾ ਥੋੜ੍ਹਾ ਜਿਹਾ ਮੇਰਾ ਲਗਦਾ ਹੀ ਕੇ ਦੋ ਸੌ ਕਾ ਦੀ ਪਵਾ ਲੈਣੀ ਫਿਰ ਚਾਚੀ ਲਾਡੀ ਹੋਣਾ ਓਦਣ ਅਕਾਸ਼ ਨੇ ਸਿਲੰਡਰ ਹਾਡਾ ਖੜਿਆ ਹੀ ਨਾ ਤਾ ਕਰਕੇ ਮੈ ਪੁੱਛਿਆ ਨਹੀਂ ਚਲ ਦਸਵੇਂ ਤੋਂ ਬਾਅਦਾ ਪੁਛਲਾਗੀ ਹੇਨਾ। ਆਹੋ ਚਲ ਹੁਣ ਓਹਨਾ ਨੇ ਕਰਲੈਣੇ ਹੋਣੇ ਨਾ ਚਲਾ ਚਲੁ ਲੈਣੇ ਨੇ ਹਜੇ ਬਚੇ ਹੋਣੇ ਨੇ। ਆਹੋ ਆਹੋ ਤੇ ਤਾ ਕਰਕੇ ਨਹੀਂ ਮੈ ਪੁੱਛਿਆ ਨਹੀਂ ਫਿਰ ਮੈ ਤੇ ਚਲ ਮੈ ਕਿਹਾ ਦਸਵੇਂ ਤੋਂ ਬਾਅਦਾ ਫਿਰ ਓਹਨਾ ਕੋ ਲੈਲਾਗੇ ਨਾ ਤੇ ਫਿਰ ਓਦੋ ਨੂੰ ਕਿਸਤਾ ਵੀ ਤਰ ਜਾਣਗੀਆਂ ਇਕ ਚੋਦਾਂ ਤੇ ਇਕ ਛੇ ਤਰੀਕ ਤੇ ਕਿਸਤ ਤੇ ਇਕ ਝਟ ਹੇਨਾ ਇਹ ਵੀ ਵਿਚ ਆ ਜਾਂਦਾ ਹੇਨਾ ਤੇ ਆ ਪਿਛਲਾ ਹਫਤਾ ਚਾਚੀ ਇਕ ਦਿਹਾੜੀ ਸਿਰਫ ਚਾਚੀ ਹਫਤੇ ਦੇ ਵਿਚ ਇਕ ਦਿਹਾੜੀ ਲੱਗੀ। ਹੇਨਾ ਉਹ ਨਾਲੇ ਬੰਦਗੀ ਦਾ ਕਰਕੇ ਫਿਰ ਵਿਚੇ ਚਾਚਾ ਫਿਰ ਉਹ ਕਿਨ੍ਹੇ ਦਿਨ ਤਾ ਭੱਜ ਗਏ ਇਹ੍ਹਨਾਂ ਦੇ।

ਆਹੋ ਆਹੋ ਤੇ ਉਹ ਫਿਰ ਮੋਟਰਸਾਇਕਲ ਤੇ ਚਾਚੀ ਦੋ ਦਿਨ ਬੜੇ ਪੈਸੇ ਲੱਗ ਦੇ ਰਹੇ ਤੇ ਮੈ ਬਾਊ ਨੂੰ ਅੱਗੇ ਕਹਿਣ ਦੀ ਮੈ ਕਿਹਾ ਇਹ ਜਿਆਦਾ ਖਰਾਬ ਕਰਨ ਦੇ ਪਿਆ ਤੇ ਏਦਾਂ ਕਰ ਹੱਥ ਮਾਸਾ ਕਾ ਸੌਖਾ ਹੁੰਦਾ ਦੋਵੇ ਪਿਓ ਪੁੱਤ ਕੰਮ ਤੇ ਲੱਗਣਗੇ ਨਾ। ਤੇ ਤੂ ਫਿਰ ਆਂਦਾ ਕਹਿਣ ਦਿਆ ਹੀ ਪੀ ਮੈ ਦੇ ਦੇਣਾ ਦੇ ਕੇ ਤੇ ਵਿਚ ਫਿਰ ਵੇਖ ਲੈਣੇ ਚੰਗਾ ਲੈ ਲੈਣੇ ਆ ਹੇਨਾ ਇਕ ਜਾਣਾ ਦਿਹਾੜੀ ਤੁਰਿਆ ਰਹੇ ਤੇ ਬਾਕੀ ਜਾਣੇ ਤੁਹੀ ਝੋਨਾ ਲਾਇਓ ਨਾ ਅਭੀ ਨੂੰ ਤੇ ਓਹਨੂੰ ਵੀ ਨਾਲ ਰੱਖੀ ਨਾ ਦੋਵਾਂ ਦੋਵਾਂ ਮੁੰਡਿਆਂ ਨੂੰ ਓਹਨਾ ਨੂੰ ਨਹੀਓ ਚਾਚੀ ਲਾਉਣਾ ਆਉਂਦਾ ਝੋਨਾ ਦੋਵਾਂ ਨੂੰ ਨਹੀਂ ਆਉਂਦਾ ਮੇਰੇ ਨਿਆਣਿਆਂ ਨੂੰ ਤੇ ਓਹਨੂੰ ਮੈਕਲ ਆਂਦਾ ਮੈਨੂੰ ਦੁਕਾਨ ਤੇ ਪਤਾ ਕਰ ਦੇ ਆਪੇ ਫਿਰ ਦੁਕਾਨ ਤੇ ਲਗੂਗਾ। ਅਭੀ ਨੂੰ ਨਹੀਂ ਆਉਂਦਾ ਲਾਉਣਾ ਅਭੀ ਨੂੰ ਅਭੀ ਨੂੰ ਤੇ ਲਾਉਣਾ ਆਉਂਦਾ ਨਹੀਂ ਬਿਲਕੁਲ ਨਹੀਂ ਲਾਉਣਾ ਤੇ ਉਹ ਆਂਦਾ ਮੈ ਕੰਮ ਤੇ ਕਲ ਆਖਣ ਦਿਆ ਹੀ ਮੈ ਜਾਊਗਾ ਅੱਜ ਦੀ ਦਿਹਾੜੀ ਚਲ ਰੈਸਟ ਕਰ ਲੈਣਾ ਵ ਤੇ ਫਿਰ ਮੈ ਕੰਮ ਤੇ ਸਵੇਰੇ ਜਾਊਗਾ ਪਿਓ ਪੁੱਤ ਓਦੇ ਨਾ ਮੰਨੋ ਦੇ ਪ੍ਰੋਹਣੇ ਨਾ ਲੱਗ ਜਾਣਗੇ ਨਾ ਹੇਨਾ। ਆਹੋ ਚਲ ਇਕੱਠੇ ਤੇ ਫਿਰ ਚਲ ਫਿਰ ਚਲ ਚਾਚੀ ਘਰ ਦਾ ਤੈਨੂੰ ਪਤਾ ਫਿਰ ਇਕਲੇ ਜਾਣੇ ਦੇ ਸਿਰ ਤੇ ਬੜਾ ਈਓ ਮੈਨੂੰ ਤੇ ਕਹਿਣ ਦਿਆ ਹੀ ਰਾਤੀ ਮੰਮੀ ਜੇ ਆਪਾ ਆਹੋ ਆਪਾ ਦੋਵੇ ਜਾਣੇ ਕੰਮ ਤੇ ਲੱਗ ਗੇ ਫਿਰ ਤੂੰ ਰਹਿਣ ਦੀ ਝੋਨਾ ਨਾ ਲਾਈ ਮੈ ਕਿਹਾ ਝੋਨਾ ਪੁੱਤ ਕਿਨ੍ਹੇ ਕਾ ਦਿਨ ਲੱਗਣਾ ਥੋੜੇ ਦਿਨ ਲੱਗਣਾ ਚਲ ਵੀਹ ਬਾਈ ਦਿਨਾਂ ਦੀ ਗੱਲ ਤੂੰ ਕੋਈ ਨਹੀਂ ਮੈ ਲਾਲਾਗੀ ਤੇ ਓਹੀ ਚਲ ਮੈ ਕਿਹਾ ਬੰਦਾ ਚਾਚੀ ਨਿੱਕੀਆਂ ਨਿੱਕੀਆਂ ਚੀਜ਼ਾਂ ਬਣਾਲੇ ਹੇਨਾ।

ਹੋਰ?

ਅੱਜ ਮੈ ਵੇਖਣ ਦੀ ਆ ਕੇ ਕੀ ਬਣਾਈਏ ਅੱਜ ਪੈਸਾ ਵੀ ਹੈਨੀ ਕੋਲ ਕੋਈ ਤੇ ਜਾਣਾ ਹੀ ਤੇਰੇ ਚਾਚੇ ਨੇ ਕੰਮ ਤੇ ਤੇ ਕਹਿਣ ਦੇ ਹੀ ਮੈ ਲੈ ਕੇ ਆਓਗਾ ਅੱਜ ਤੇ ਉਹ ਹੁਣ ਕੰਮ ਤੇ ਤਾ ਗਏ ਨਹੀਂ ਆ ਵੇਖੋ ਹੁਣ ਕੀ ਕਰਦੇ ਵੈਸਾਂ ਪਿਆ ਵੈਸਾਂ ਦੀ ਕੜ੍ਹੀ ਬਣਾ ਲੈਣੇ। ਕਹਿਣ ਦੀ ਕੋਈ ਭਾਈ ਵੀ ਨਹੀਂ ਹਜੇ ਸਬਜ਼ੀ ਵਾਲ ਆਇਆ ਤੇ ਫਿਰ ਅੱਜ ਵੈਸਾਂ ਬਨਾਲਾਗੇ ਅੱਜ ਕੜੀ ਬਨਾਲਾਗੇ ਕੈਸੁ ਨੂੰ ਕਹੁਗੀ ਅੱਜ ਕੜੀ ਬਣਾ ਲੈਣੇ

ਹੈਲੋ।

ਹੈਲੋ ਚਲ ਜਿੰਦਰ ਠੀਕ ਆ ਚੰਗਾ। ਸਿਆਲਕੋਟ ਦੇ ਰਾਜਾ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਲੋਕ-ਬੀਰ ਰਸਾਲੂ ਦਾ ਜਨਮ ਹੋਇਆ। ਰਾਜੇ ਦੇ ਜੋਤਸ਼ੀਆਂ ਨੇ ਰਾਜੇ ਨੂੰ ਬਾਰਾਂ ਵਰ੍ਹੇ ਤੱਕ ਰਸਾਲੂ ਦਾ ਮੂੰਹ ਵੇਖਣਾ ਅਸ਼ੁੱਭ ਦੱਸਿਆ। ਰਾਜਾ ਸਲਵਾਨ ਨੇ ਜੋਤਸ਼ੀਆਂ ਦਾ ਕਹਿਣਾ ਮੰਨ ਕੇ ਪਹਿਲਾ ਪੂਰਨ ਨੂੰ ਸਾਲ ਤੱਕ ਤੇ ਹੁਣ

ਉਸੇ ਦਿਨ ਸਲਵਾਨ ਦੇ ਅਸਤਬਲ ਵਿਚ ਇੱਕ ਵਛੇਰਾ ਜੰਮਿਆ ਸੀ। ਉਸ ਦਾ ਨਾਮ ਫ਼ੌਲਾਦੀ ਰੱਖਿਆ ਗਿਆ ਸੀ। ਸ਼ਾਹੀ ਰਾਜ

ਇਸ ਤੱਕਣੀ ਤੋਂ ਵੀ ਵੇਖਣ ਵਾਲਾ ਕੀਲਿਆ ਜਾਂਦਾ ਸੀ। ਪਹਿਲੇ ਦਿਨ ਹੀ ਜਦੋਂ ਰਸਾਲੂ ਅਸ ਨਦੀ ਵਿਚ ਇਸ਼ਨਾਨ ਕਰਨ ਗਿਆ ਤੇ ਚੰਦਨ ਦੇ ਨਾਂ ਦੀ ਰਾਜਕੁਮਾਰੀ ਉਸ ਪ੍ਰਤੀ ਖਿੱਚੀ ਗਈ।

ਰਸਾਲੂ ਦੀ ਸ਼ਿਕਾਇਤ ਕਰ ਦਿਆ ਰਾਜਾ ਸਲਵਾਨ ਕੋਲੇ ਪਹੁੰਚੀ ਕਿ ਉਹ ਪਾਣੀ ਭਰਨ ਆਈਆਂ ਕੁੜੀਆਂ ਦੇ ਘਰੇ ਗੁਲੇਲਾਂ ਤੋੜ ਦਿੰਦਾ ਹੈ। ਪਰ ਜੋਤਸ਼ੀਆਂ ਦੇ ਆਖਣਾਨੁਸਾਰ ਰਾਜੇ ਨੇ ਬਾਰਾਂ ਸਾਲ ਤੋਂ ਪਹਿਲਾਂ ਰਸਾਲੂ ਦਾ ਮੂੰਹ ਨਹੀਂ ਸੀ ਦੇਖਣਾ। ਕੁੜੀਆਂ ਮਿੱਟੀ ਦੇ ਘੜਿਆ ਦੀ ਥਾਂ ਪਿੱਤਲ ਦੀਆਂ ਨਾਲ ਗਾਗਰਾਂ ਪਾਣੀ ਭਰਨ ਜਾਂਦੀਆ। ਰਸਾਲੂ ਨੇ ਤੀਰਾਂ ਦੇ ਨਾਲ ਗਾਗਰਾਂ ਦੇ ਨਿਸ਼ਾਨੇ ਵੀ ਵਿੰਨਣੇ ਸ਼ੁਰੂ ਕਰ ਦਿੱਤੇ। ਰਾਜੇ ਕੋਲੋਂ ਆਹ ਸਹਿਣ ਨਾਂ ਹੋਇਆ ਉਸ ਨੇਂ ਰਸਾਲੂ ਨੂੰ ਦਰਬਾਰ ਵਿੱਚ ਬੁਲਾਇਆ ਤੇ ਸਦਾ ਬਜੌ ਉਸਨੂੰ ਦੇਸ਼ਨਕਾਲਾ ਦੇ ਦਿੱਤਾ। ਇਹ ਓਹ ਦਿਨ ਸੀ ਜਦੋਂ ਬਾਰਾਂ ਵਰਿਆਂ ਪਿੱਛੋਂ ਰਸਾਲੂ ਨੇ ਆਪਣੇ ਪਿਤਾ ਨੂੰ ਪਹਿਲੀ ਵਾਰ ਮਿਲਣਾ ਸੀ। ਰਸਾਲੂ ਨੇਂ ਓਹ ਸ਼ਹਿਰ ਉਸੇ ਰਾਤ ਛੱਡ ਦਿੱਤਾ। ਉਸ ਨਾਲ ਫੌਲਾਦੀ ਨਾਂ ਦਾ ਘੋੜਾ ਤੇ ਤੋਤਾ ਵੀ ਸੀ ਪਹਿਲੀ ਰਾਤ ਉਸਨੇ ਉਸਦੇ ਨਾਲ ਉਸਦੇ ਦੋ ਹੋਰ ਸਾਥੀ ਵੀ ਸਨ। ਪਰ ਉਸਨੇ ਇੱਕ ਰਾਤ ਦੀਆਂ ਔਕੜਾਂ ਪਿੱਛੇ ਇਹ ਵੇਖ ਲਿਆ ਸੀ ਕਿ ਸ਼ੇਰਾਂ ਨਾਲ ਗਿਦੜਾ ਦਾ ਸਾਥ ਨਹੀਂ ਢੁੱਕਣਾ। ਇਸ ਲਈ ਉਸਨੇ ਦੋਹਾਂ ਸਾਥੀਆਂ ਨੂੰ ਵਾਪਸ ਭੇਜ ਦਿੱਤਾ ਉਹ ਆਪਨੇ ਘੋੜੇ ਫ਼ੌਲਾਦੀ ਤੇ ਤੋਤੇ ਨਾਲ ਹੀ ਅੱਗੇ ਚਲ ਪਿਆ ਰਸਾਲੂ ਲਮੇ ਸਫ਼ਰ ਚ ਆਪ ਤਾਂ ਗੁਜਰਾਤੀ ਇਲਾਕੇ ਵੱਲ ਨਿਕਲ ਗਿਆ ਇੱਕ ਦਿਨ ਰਾਹ ਵਿੱਚ ਉਸਨੇ ਵਾਸ਼ਿਕ ਨਾਂ ਦੇ ਨਾਗ ਨੂੰ ਮੁੱਦਾ ਪਿਆ ਦੇਖਿਆ ਨਾਗ ਦੀਆਂ ਅੱਖਾਂ ਵਿਚ ਰੇਤ ਪੈ ਗਈ ਸੀ ਜਿਸ ਕਾਰਨ ਉਸ ਨੂੰ ਬੜੀ ਤਕਲੀਫ ਹੋ ਰਹੀ ਸੀ।

ਰਸਾਲੂ ਨੂੰ ਜਿਥੇ ਕੀਤੇ ਭੀ ਪਤਾ ਲੱਗਦਾ ਉਹ ਓਥੇ ਪਹੁੰਚ ਜਾਂਦਾ ਤੇ ਜੁਰਮ ਕਰਨ ਵਾਲੇ ਨੂੰ ਮਾਰ ਮਕੋਂਦਾ। ਇਸ ਕਾਰਣ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ ਸੀ। ਇਕ ਬਾਰ ਸੁਆ ਦੇ ਇਲਾਕੇ ਬਲ ਜਾ ਰਿਯਾ ਸੀ। ਇਹ ਇਲਾਕਾ ਹਰਾ ਭਰਾ ਤੇ ਮਨਮੋਣਾ ਸੀ। ਇਸ ਇਲਾਕੇ ਵਿਚ ਰਾਜਾ ਹਰੀਚੰਦ ਦਾ ਰਾਜ ਸੀ। ਇਕ ਦਿਨ ਸ਼ਾਮ ਵੇਲੇ ਹਰੀਚੰਦ ਦੀ ਲੜਕੀ ਸਰੂਪਾ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਖੇਡ ਰਹੀ ਸੀ। ਓਥੇ ਨੇੜੇ ਹੀ ਰਸਾਲੂ ਆਰਾਮ ਕਰ ਰਿਯਾ ਸੀ। ਰਸਾਲੂ ਨੇ ਸਰੂਪਾ ਨੂੰ ਵੇਖਆ ਤਾ ਉਹ ਉਸ ਤੇ ਮੋਹਿਤ ਹੋ ਗਿਆ। ਰਸਾਲੂ ਉਸ ਨਾਲ ਵਿਆਹ ਕਰੋਂਣ ਬਾਰੇ ਸੋਚਣ ਲੱਗਾ ਜਦੋ ਰਸਾਲੂ ਹਰੀਚੰਦ ਦੇ ਸ਼ਹਿਰ ਪੁਜਯਾ ਤਾ ਪਤਾ ਲੱਗਾ ਕਿ ਰਾਜੇ ਨੇ ਸਰੂਪਾ ਦਾ ਵਿਆਹ ਉਸ ਸ਼ੁਰਵੀਰ ਨਾਲ ਕਰਨ ਦਾ ਐਲਾਨ ਕੀਤਾ ਹੈ। ਜੇੜਾ ਇਕ ਵਿਸ਼ੇਸ਼ ਪ੍ਰਕਾਰ ਦੇ ਯੰਤ੍ਰ ਵਿੱਚ ਤੀਰ ਮਾਰ ਕੇ ਸੁਨਹਿਰੀ ਮੱਛੀ ਨੂੰ ਪਿਂਡੇਗਾ l ਰਸਾਲੂ ਨੇ ਆਪਣੀ ਤੀਰਨਦਾਜ਼ੀ ਦੇ ਹੁਨਰ ਸਦਕਾ ਸੁਨਹਿਰੀ ਮੱਛੀ ਨੂੰ ਫੰਡ ਦਿੱਤਾ। ਓਸੇ ਵੇਲੇ ਰਾਜਾ ਹਰੀਚੰਦ ਕੋਲੇ ਖ਼ਬਰ ਪਹੁੰਚ ਗਈ ਕਿ ਰਸਾਲੂ ਨੇ ਉਸਦੀ ਧੀ ਦੇ ਵਿਆਹ ਵਾਲੀਂ ਸ਼ਰਤ ਜਿੱਤ ਲਈ ਹੈ। ਅੱਜ ਰਾਜੇ ਨੇ ਰਸਾਲੂ ਨੂੰ ਬੜੇ ਆਦਰ ਸਤਿਕਾਰ ਨਾਲ ਬੁਲਾਇਆ ਤੇ ਉਸ ਨਾਲ ਆਪਣੀ ਧੀ ਦਾ ਵਿਆਹ ਕਰਨਾ ਮਨ ਲਿਆ। ਅਜੇ ਰਸਾਲੂ ਨਾਲ ਸਰੂਪਾ ਦੀ ਮੰਗਣੀ ਹੀ ਹੋਇ ਸੀ।

ਦੋਹਾਂ ਨੇ ਰਸੁਲਾ ਨੂੰ ਸ਼ੁਭਕਾਮਨਾ ਦਿੱਤੀਆਂ ਰਸਾਲੂ ਅੱਗੇ ਤੂਰ ਪਿਆ ਉਸਨੇ ਆਪਣੇ ਰਾਹ ਵਿੱਚ ਔਂਦੇ ਰਾਕਸ਼ਾ ਤੇ ਨਾਗਾਂ ਦਾ ਨਾਸ਼ ਕੀਤਾ ਜਿੰਨਾ ਵੱਲੋਂ ਵੇਹਦ ਦੁੱਖੀ ਸਨ ਇਸ ਸਮੇਂ ਉਸਨੂੰ ਖਬਰ ਮਿਲੀ ਕਿ ਸਿਰਕਤ ਨਾਂ ਦਾ ਰਾਜਾ ਲੋਕਾਂ ਤੇ ਬਹੁਤ ਜੁਲਮ ਕਰ ਰਿਆ ਹੈ । ਓਹ ਸਿਰਕਤ ਦੇ ਸ਼ਹਿਰ ਵਲ ਚਲ ਪਿਆ । ਰਾਹ ਵਿੱਚ ਉਸਨੇ ਇੱਕ ਲਾਸ਼ ਵੇਖੀ। ਜਾਨਵਰ ਉਸ ਲਾਸ਼ ਦੀ ਪੁਰਕਤ ਕਰ ਰਹੇ ਸਨ । ਰਾਜਾ ਰਸਾਲੂ ਨੇ ਕਬਰ ਪੁੱਟ ਕੇ ਉਸਨੂੰ ਦਫਨਾਉਣਾ ਚਾਇਆ। ਕਹਿੰਦੇ ਹਨ ਕਿ ਉਸ ਵੇਲੇ ਉਹ ਲਾਸ਼ ਬੋਲ ਪਈ ਉਹ ਲਾਸ਼ ਸਿਰਕਤ ਦੇ ਭਰਾ ਸਿਰਮੁਖ ਦੀ ਸੀ। ਸਿਰਮੁੱਖ ਦੀ ਲਾਸ਼ ਨੇ ਦੱਸਿਆ। ਕਿ ਰਾਜਾ ਸਿਰਕਤ ਇੱਕ ਕਪਟੀ ਰਾਜਾ ਹੈ। ਉਹ ਸਿਰਾਂ ਦੀ ਬਾਜ਼ੀ ਲਾਕੇ ਚੌਪੜ ਖੇਡ ਦਾ ਹੈ। ਪਰ ਹੇਰਾ ਫ਼ੇਰੀ ਨਾਲ ਚੌਪੜ ਜਿਤ ਜਾਂਦਾ ਹੈ ਅਤੇ ਹਾਰਨ ਵਾਲੇ ਨੂੰ ਮਾਰ ਦਿੰਦਾ ਹੈ। ਉਸਨੇ ਆਪਣੇ ਭਰਾ ਸਿਰਮੁਖ਼ ਦਾ ਲਿਹਾਜ ਨਹੀਂ ਕਿੱਤਾ। ਸਿਰਕਤ ਨੇ ਉਸਨੂੰ ਕਪਟ ਨਾਲ ਚੌਪੜ ਵਿਚ ਹਰਾਕੇ ਮਾਰ ਦਿੱਤਾ ਤੇ ਉਸ ਦਾ ਰਾਜ਼ ਹੜੱਪ ਕਰ ਲਿਆ।

ਉਸਨੇ ਇਹ ਭੀ ਕਿਆ ਕਿ ਜਦੋਂ ਰਸਾਲੂ ਸਿਰਕਤ ਨਾਲ਼ ਚੌਪੜ ਖੇਡੇ ਤਾਂ ਪਾਸਾ ਆਪਣਾ ਵਰਤੇ। ਇਹ ਸਭ ਸੁਣ ਕੇ ਰਾਜਾ ਰਸਾਲੂ ਨੂੰ ਸਿਰਕਤ ਤੇ ਬਹੁਤ ਗੁੱਸਾ ਆਇਆ। ਉਹ ਸਿਰਕਤ ਨੂੰ ਖ਼ਤਮ ਕਰਨ ਲਈ ਉਸਦੇ ਸਹਰ ਬਲ ਤੂਰ ਪਿਆ। ਰਾਜਾ ਸਿਰਕਤ ਦੇ ਸ਼ਹਿਰ ਦੇ ਬਾਹਰ ਇਕ ਘੁਮਿਆਰ ਦਾ ਘਰ ਸੀ। ਉਸ ਵੇਲੇ ਘੁਮਿਆਰ ਨੇ ਆਪਣੀ ਆਵੀ ਨੂੰ ਪਕੋਨ ਲਈ ਅੱਗ ਲਾਈ ਸੀ। ਆਵੀ ਦੇ ਆਸੇ ਪਾਸੇ ਇੱਕ ਬਿੱਲੀ ਰੋਂਦੀ ਫਿਰ ਰਹੀ ਸੀ। ਉਸਦੇ ਬਲੂੰਗੜੇ ਆਵੀ ਵਿੱਚ ਪਏ ਸਨ। ਬਿੱਲੀ ਦੀ ਹਾਲਤ ਵੇਖ ਕੇ ਰਸਾਲੂ ਨੂੰ ਬੜਾ ਤਰਸ ਆਇਆ। ਉਸਨੇ ਘੁਮਿਆਰ ਨੂੰ ਪੁੱਛਿਆ ਕਿ ਬਲੂੰਗੜੇ ਕਿਸੇ ਬਚਾਏ ਜਾਨ ਘੁਮਿਆਰ ਨੇ ਕਿਆ ਜੇ ਮੈਂ ਹੁਣ ਆਵੀ ਦੀ ਅੱਗ ਹੁਣ ਬੁਜਾਮਾਗਾ ਤਾਂ ਬਿੱਲੀ ਦੇ ਬੱਚੇ ਤਾਂ ਬਚ ਜਾਣਗੇ। ਪਰ ਮੇਰੇ ਭਾਂਡੇ ਤਬਾਹ ਹੋ ਜਾਣਗੇ। ਰਸਾਲੂ ਨੇ ਘੁਮਿਆਰ ਨੂੰ ਆਵੀ ਦੇ ਸਾਰੇ ਭਾਂਡਿਆ ਦੀ ਕੀਮਤ ਦੇ ਦਿੱਤੀ ਅਤੇ ਆਵੀ ਦੀ ਅੱਗ ਬੁਝਾ ਦਿੱਤੀ। ਬਿੱਲੀ ਆਪਨੇ ਬੱਚਿਆ ਨੂੰ ਸਲਾਮਤ ਵੇਖ ਕੇ ਬੜਾ ਖੁਸ਼ ਹੋਈ। ਉਸਨੇ ਇੱਕ ਬਲੂੰਗੜਾ ਰਸਾਲੂ ਨੂੰ ਦੇ ਦਿੱਤਾ ਤੇ ਕਿਹਾ ਹੋ ਸਕਦਾ ਏ ਕਦੇ ਤੇਰੀ ਮੱਦਦ ਕਰੇ। ਰਸਾਲੂ ਬਲੂੰਗੜੇ ਨੂੰ ਲੈਕੇ ਰਾਜਾ ਸਿਰਕਤ ਦੀ ਨਗਰੀ ਵਿੱਚ ਦਾਖਲ ਹੋ ਗਿਆ। ਸਿਰਕਤ ਨੂੰ ਉਸਦੇ ਸੁਹਿਆ ਨੇ ਰਸਾਲੂ ਦੇ ਓਣ ਬਾਰੇ ਦਸ ਦਿਤਾ। ਸਿਰਕਤ ਨੇ ਰਸਾਲੂ ਦੇ ਰਾਹ ਵਿੱਚ ਵੜਿਆ ਰੁਕਾਵਟਾਂ ਪੌਣ ਦੀ ਕੋਸ਼ਿਸ਼ ਕੀਤੀ। ਪਰ ਰਸਾਲੂ ਨੂੰ ਕੋਈ ਮੁਸ਼ਕਿਲ ਨਾ ਰੋਕ ਸਕੀ । ਉਹ ਰਾਜੇ ਸਿਰਕਤ ਦੇ ਮਹਲੀ ਜਾ ਪਹੁੰਚਿਆ ਤੇ ਉਸਨੂੰ ਚੌਪੜ ਖੇਡਣ ਲਈ ਲਲਕਾਰਿਆ। ਸਿਰਕਤ ਨੇ ਕਿਆ ਕਿ ਰਸਾਲੂ ਅਜੇ ਆਰਾਮ ਕਰੇ। ਉਹ ਅਗਲੇ ਦਿਨ ਚੌਪੜ ਖੇਡੇਗਾ। ਸਿਰਕਤ ਨੇ ਰਸਾਲੂ ਨੂੰ ਜਿਸ ਕਮਰੇ ਵਿਚ ਠਹਰਾਇਆ ਉੱਥੇ ਜ਼ਹਿਰੀਲੀ ਹਵਾ ਸੀ। ਮਾਰਨ ਦੀ ਕੋਸ਼ਿਸ਼ ਕੀਤੀ ਪਰ ਰਸਾਲੂ ਨੂੰ ਆਪਣੀ ਹੁਸ਼ਿਆਰੀ ਕਾਰਨ । ਸਿਰਕਤ ਦੀ ਸਾਜ਼ਿਸ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਉਸ ਤਰ੍ਹਾਂ ਸਿਰਕਤ ਨੇ ਰਸਾਲੂ ਨੂੰ ਮਾਰਨ ਲਈ ਹੋਰ ਵਿ ਕਈ ਚਾਲਾਂ ਚਲੀਆਂ ਦੂਜੇ ਦਿਨ ਸਿਰਕਤ ਤੇ ਰਸਾਲੂ ਚੌਪੜ ਖੇਡਣ ਬੈਠੇ ਸਿਰਕਤ ਨੇ ਰਸਾਲੂ ਦਾ ਧਿਆਨ ਚੌਪੜ ਦੀ ਬਾਜੀ ਤੋਂ ਹਟੋਣ ਲਈ ਸੋਨੀਆਂ ਇਸਤ੍ਰੀਆਂ ਉਸਦੇ ਆਸੇ ਪਾਸੇ ਘਮੋਨੀਆਂ ਆਰੰਭੀਆਂ ਪਰ ਰਸਾਲੂ ਉਤੇ ਇਹਨਾਂ ਦਾ ਕੋਈ ਅਸਰ ਨਾ ਹੋਇਆ । ਰਸਾਲੂ ਕੋਲੇ ਬਿੱਲੀ ਦਾ ਬਲੂੰਗੜਾ ਸੀ। ਜਿਸ ਕਾਰਨ ਸਿਰਕਤ ਦਾ ਚੂਹਾ ਭੀ ਸਿਰਕਤ ਦੀ ਮਦਦ ਨਾ ਕਰ ਸਕਿਆ। ਰਸਾਲੂ ਨੇ ਆਪਣੇ ਪਾਸੇ ਅਨਾਰ ਚੌਪੜ ਖੇਡੀ। ਸਿਰਕਤ ਚੌਪੜ ਹਾਰ ਗਿਆ। ਉਸ ਵੇਲੇ ਸਿਰਕਤ ਨੂੰ ਖ਼ਬਰ ਮਿਲੀ ਕਿ ਉਸਦੇ ਘਰ ਇਕ ਕੁੜੀ ਨੇ ਜਨਮ ਲਿਆ ਹੈ। ਸਿਰਕਤ ਨੇ ਹੁਕਮ ਦਿੱਤਾ ਕਿ ਕੁੜੀ ਨੂੰ ਮਾਰ ਦਿਓ, ਇਹ ਮੇਰੇ ਲਈ ਨਹਸ਼ ਹੈ। ਪਰ ਰਸਾਲੂ ਨੂੰ ਕਿਹਾ ਕਿ ਉਸਲਈ ਓਹ ਕੁੜੀ ਭਾਗਾ ਵਾਲੀ ਹੈ। ਉ ਉਸਨੂੰ ਨਾ ਮਾਰਿਆ ਜਾਵੇ। ਜਦੋਂ ਉਹ ਵੱਡੀ ਹੋ ਜਾਵੇਗੀ ਤਾਂ ਉਹ ਉਸ ਨਾਲ ਵਿਆਹ ਕਰਵਾ ਲਵੇਗਾ। ਸਿਰਕਤ ਨੇ ਇਹ ਸੁਝਾਅ ਮਨ ਲਿਆ। ਰਸਾਲੂ ਸਿਰਕਤ ਨੂੰ ਮਾਰਨ ਲੱਗਾ। ਤਾਂ ਸਿਰਕਤ ਨੇ ਨਵੀਂ ਜਨਮੀ ਧੀ ਦਾ ਵਾਸਤਾ ਪਾ ਕੇ, ਆਪਨੀ ਜਾਨ ਦੀ ਖ਼ੈਰ ਮੰਗੀ। ਤਦ ਰਾਜਾ ਰਸਾਲੂ ਨੇ ਸਿਰਕਤ ਨੂੰ ਮਾਫ ਕਰ ਦਿੱਤਾ। ਸਿਰਕਤ ਨੇ ਭੀ ਅੱਗੇ ਤੋਂ ਨੇਕੀ ਨਾਲ ਰਾਜ ਕਰਨ ਦਾ ਪ੍ਰਣ ਕੀਤਾ। ਸਿਰਕਤ ਦੀ ਨਵੀਂ ਜਨਮੀ ਧੀ ਦਾ ਨਾਂ ਕੋਕਿਲਾ ਰੱਖਿਆ ਗਿਆ ਸੀ। ਰਾਜਾ ਰਸਾਲੂ ਨੇ ਕੋਕਿਲਾ ਲਈ ਕਿਸੇ ਥਾਂ ਇੱਕ ਸੁੰਦਰ ਮਹਲ ਉਸਾਰਨ ਦੀ ਸੋਚੀ। ਉਹ ਇਕ ਚੰਗੀ ਥਾਂ ਦੀ ਭਾਲ ਵਿੱਚ ਫਿਰਨ ਲੱਗਾ।

ਸ਼ਰਾਫ ਤੋ ਮੁਕਤੀ ਪ੍ਰਾਪਤ ਕਰਨ ਲਈ ਰਸਾਲੂ ਨੂੰ ਸਾਲ ਹੋਰ ਕੋਕਿਲਾ ਤੋ ਦੂਰ ਰਹਿਣਾ ਪੈਣਾ ਸੀ। ਰਸਾਲੂ ਨੇ ਕੋਕਿਲਾ ਨੂੰ ਮਹਲ ਵਿਚ ਲੈ ਆਂਦਾ। ਕੋਕਿਲਾ ਹੁਣ ਜਵਾਨ ਹੋ ਚੁੱਕੀ ਸੀ ਤੇ ਰਸਾਲੂ ਦੀ ਰਾਣੀ ਬਣਕੇ ਰਹਿਣਾ ਚੋਂਦੀ ਸੀ। ਰਸਾਲੂ ਨਾਗਣੀ ਦੇ ਸ਼ਰਾਫ ਤੋਂ ਬਚਣ ਲਈ ਉਸਤੋਂ ਪਰੇ ਰਹਿ ਰਿਆ ਸੀ। ਐਨੇ ਨੂੰ ਇਕ ਦਿਨ ਹੋਟੀ ਨਾਂ ਦਾ ਇਕ ਰਾਜਾ ਕੌਕਲਾ ਦੇ ਮਹੱਲ ਕੋਲੋਂ ਨੰਗਿਆ ਉਹ ਕੋਕਲਾ ਨੂੰ ਵੇਖ ਕੇ ਉਸਦੇ ਰੂਪ ਉਤੇ ਮੋਹਿਤ ਹੋ ਗਿਆ ਕੋਕਿਲਾ ਭੀ ਉਸਨੂੰ ਦਿਲ ਦੇ ਬੈਠੀ। ਰਾਜਾ ਰਸਾਲੂ ਨੇ ਆਪਣੇ ਤੋਤੇ ਤੋ ਹੋਡੀ ਤੇ ਕੋਕਿਲਾ ਦੀ ਕਰਤੂਤ ਦਾ ਪਤਾ ਲਗਾ ਤਾਂ ਉਸਨੂੰ ਬੜਾ ਗੁੱਸਾ ਆਇਆ ।ਉਸਨੇ ਹੋੜੀ ਨੂੰ ਮਾਰ ਦਿੱਤਾ।